ਪੰਜਾਬ 'ਚ travel ਕਰਦਾ ਸੀ ਤੇ ਆਪਣੇ message spread ਕਰਿਆ ਕਰਦਾ ਸੀ, ਕਿ ਮਤਲਬ ਮੈਂ ਸਿੱਖ ਹਾਂ ਸਾਰੇ ਸਿੱਖ ਹੋਣੇ ਚਾਹੀਦੇ ਆ ਇੱਥੇ ਪੰਜਾਬ ਅਸੀਂ ਸਿੱਖ ਹੋਣੇ ਚਾਹੀਦੇ ਹੈ ਤੇ ਹਿੰਦੂ ਕੋਈ ਨੀ ਰਹਿਣਾ ਚਾਹੀਦਾ ਤੇ ਇਹੋ ਜਿਹੀ ਗੱਲਾਂ ਕਰਿਆ ਕਰਦਾ ਸੀ ਤੇ ਮਤਲਬ ਉਹ ਭੜਕਾਊ ਭਾਸ਼ਣ ਜਿਹਨੂੰ ਕਹਿੰਦੇ ਨੇ ਉਹ ਕਰਿਆ ਕਰਦਾ ਸੀ ਉਹਨੂੰ ਮਤਲਬ ਇਹੋ ਜਿਹਾ ਭੜਕਾਊ ਭਾਸ਼ਣ ਉਹਨੇ ਦਿੱਤਾ ਕਿ ਮਤਲਬ ਸੱਚੀ ਕਤਲ ਹੋਣ ਲੱਗ ਪਏ ਪੰਜਾਬ 'ਚ ਹਿੰਦੂਆਂ ਦੇ ਤੇ ਬੜਾ ਹੀ ਖਤਰਨਾਕ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 ਅਤੇ ਫਿਰ ਪੰਜਾਬ 'ਚ ਕੋਈ ਹਿੰਦੂ ਨਹੀਂ ਹੋਣਾ ਚਾਹੀਦਾ ਲੇਕਿੰਨ ਉਸ ਵਕਤ ਅਹ ਅਹ ਪੰਜਾਬ 'ਚ ਸਿਰਫ਼ ਤੀਹ percent ਪੰਜਾਬੀ ਸੀਗੇ ਤੇ ਹਿੰਦੀ ਬੋਲਣ ਵਾਲੇ ਤੇ ਹਿੰਦੂ ਵਾਲੇ ਬਹੁਤ ਵੱਧ ਸੀਗੇ, ਤੇ ਉਹਨੂੰ ਇਹ ਨੀ ਚੰਗਿਆ ਲੱਗਿਆ ਤੇ ਇਹੋ ਜਿਹੀ ਉਹ ਕਰਦਾ ਸੀ ਤੇ ਫਿਰ ਉਹਨੂੰ ਅਹ ਇਹ ਚਾਹੀਦਾ ਸੀ ਕਿ ਪੰਜਾਬ 'ਚ ਸਿਰਫ਼ ਪੰਜਾਬੀ ਪੰਜਾਬ ਦਾ ਵੱਖਰਾ ਹੋਣਾ ਚਾਹੀਦਾ ਪਹਿਲੇ ਜਦੋਂ ਤੁਸੀਂ ਦੇਖੋ ਚਾਲੀ ਪੰਜਾਹ ਸਾਲ ਪਹਿਲਾਂ ਆਜ਼ਾਦੀ ਦੇ time ਪੰਜਾਬ ਬਹੁਤ ਵੱਡਾ ਹੁੰਦਾ ਸੀਗਾ ਹਰਿਆਣਾ ਤੇ ਹਿਮਾਚਲ ਵੀ ਪੰਜਾਬ 'ਚ ਆਉਂਦੇ ਸੀਗੇ ਔਰ ਤੇ ਫਿਰ ਉਹ ਉਹਦੀ ਇਹ demand ਸੀ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ, ਜਨਰੈਲ ਸਿੰਘ ਭਿੰਡਰਾਂ ਵਾਲਾ ਵੀ ਇਹ demand ਸੀਗੀ ਉਹਦੀ ਜਿੰਨੇ ਉਹਦੇ supporters ਉਹਨਾਂ ਦੀ ਤੇ ਇੰਨ~ ਅਹ ਇੰਡੀਆ ਦੀ ਸਰਕਾਰ ਨੇ ਇਹ ਕੀਤਾ ਕਿ ਹਰਿਆਣਾ ਹਿੰਦੀ ਬੋਲਣ ਵਾਲੇ ਉਹਨੇ ਵੱਖਰਾ ਕਰ ਦਿੱਤਾ ਕਿ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

ਹਰਿਆਣਾ ਹਰਿਆਣਾ 'ਚ ਹੀ ਆਉਂਦਾ ਸੀਗਾ, ਉਹ ਅੰਬਾਲਾ ਤੇ ਕਰਨਾਲ ਉਹ ਬੜੇ ਚੰਗੇ ਜਗ੍ਹਾ ਸੀਗੇ ਪੰਜਾਬ ਦੇ ਕੋਲ ਪਰ ਉਹ ਵੀ ਹਰਿਆਣਾ ਕੋਲ ਚੱਲ ਚੱਲ ਗਏ ਉਹ ਵਿਭਾਜਨ ਕੋਲੋਂ। ਤੇ ਬਸ ਇਹ ਚੰਗਾ ਨਹੀਂ ਲੱਗਿਆ, ਤੇ ਹਿਮਾਚਲ ਦੀ ਪਹਾੜਾਂ ਤੇ ਉਹਦਾ tourist ਜਿੰਨੇ ਆਏ ਕਰਦੇ ਸੀਗੇ, ਉਹ ਸਾਰੇ ਉੱਥੇ ਚਲੇ ਗਏ, ਤੇ ਆਹ ਵੀ ਨੀ ਚੰਗਾ ਲੱਗਿਆ। ਤੇ ਉਹਨਾਂ ਨੇ ਇਹ ਵੀ demand ਕੀਤੀ ਸੀ ਕਿ ਪੰਜਾਬ 'ਚ ਉਹ ਹੋਣੇੇ ਚਾਹੀਦੇ ਹੈ ਪੰਜਾਬ 'ਚ ਪੰਜਾਬ ਪੰਜਾਬੀ ਭਾਸ਼ਾ, ਪੰਜਾਬ ਭਾਸ਼ਾ ਦੇ ਵਿੱਚੋਂ ਹੋਣਾ ਚਾਹੀਦਾ, ਕਿ ਪੰਜਾਬੀ ਭਾਸ਼ਾ ਜਿਹੜੇ ਬੋਲ ਰਹੇ ਹੈ ਉਹ ਰਹਿਣਗੇ ਪੰਜਾਬ 'ਚ ਉਹ ਵੀ ਨੀ ਸਵੀਕਾਰ ਕੀਤਾ ਭਾਰਤ ਦੀ ਸਰਕਾਰ ਨੇ ਉਹ ਉਹਦੇ

ਤੇ ਇੰਦਰਾ ਗਾਂਧੀ ਨੇ ਫਿਰ ਕੀ ਕੀਤਾ ਕਿ army ਦੀ ਉਹ ਹੁਕਮ ਦਿੱਤੀ ਕਿ ਜਾਓ ਉੱਥੇ ਪੰਜਾਬ 'ਚ ਤੇ ਉੱਥੇ ਜਿਹੜਾ golden temple ਹੈਗਾ ਅੰਮ੍ਰਿਤਸਰ 'ਚ ਉਹਦੇ control ਕਰ ਲਇਓ ਤੇ ਉਹ ਗਏ ਤੇ ਫਿਰ control ਕਰ ਲਿਆ, ਆਰਮੀ ਨੇ ਮਾਰਤਾ ਸਾਰਿਆਂ ਨੂੰ ਮਤਲਬ ਜਿਹੜੇ supporter ਸੀਗੇ ਉਹਦੇ ਭਿੰਡਰਾਂ ਵਾਲੇ ਦੇ ਉਹਨਾਂ ਨੂੰ ਮਾਰ ਦਿੱਤਾ, ਤੇ ਉਹਦੇ ਲੇਕਿੰਨ ਤੇ ਉਹਨੂੰ ਵੀ ਮਾਰ ਦਿੱਤਾ ਭਿੰਡਰਾਂ ਵਾਲੇ ਨੂੰ ਮਗਰ ਬੜੀ ਗ਼ਲਤ ਗੱਲ ਇਹ ਹੋਈ ਕਿ ਬੜੇ ਮਾਸੂਮ ਲੋਕ civilian ਸੀਗੇ ਤੇ ਆਮ ਲੋਕ ਸੀਗੇ ਉਹ ਵੀ ਉਹ 'ਚ ਮਰ ਗਏ ਮਤਲਬ ਪੰਜ ਹਜ਼ਾਰ ਪੰਜ ਹਜ਼ਾਰ ਤੋਂ ਅੱਠ ਹਜ਼ਾਰ ਲੋਕ ਮਰ ਗਏ ਸੀਗੇ ਉਸ operation ਵਿੱਚੋਂ ਤੇ ਭਾਰਤ ਦੀ ਸਰਕਾਰ ਕਹਿ ਰਹੀ ਸੀ ਕਿ ਪਚਾਸ ਆਰਮੀ ਵਾਲੇ ਤੇ ਕੋਈ ਲੋਕ ਕਿੰਨੇ ਲੋਕ ਮਰ ਗਏ ਨੇ ਇਹ ਬੜੀ ਗ਼ਲਤ ਗ~ ਗੱਲ ਕੀਤੀ, ਜਿਹੜੇ ਭਿੰਡਰਾਂ ਵਾਲੇ ਦੇ supporter ਨਹੀਂ ਵੀ ਸੀਗੇ ਉਹ ਵੀ ਮਰ ਗਏ ਉਸ ਦਿਨ ਬੜਾ ਮਾੜਾ ਹੋਇਆ। ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਤੇ ਫਿਰ ਬੜਾ ਕੁਛ ਇਹੋ ਜਿਹਾ ਹੋਇਆ ਕਿ ਅਹ ਇਹ ਇਹ ਕਰਨ ਦੇ ਚਾਰ ਮਹੀਨੇ ਬਾਅਦ ਇੰਦਰਾ ਗਾਂਧੀ ਦੀ ਵੀ ਮੌਤ ਹੋ ਗਈ।

ਤੇ ਬੜਾ ਬੁਰਾ ਹੋਇਆ ਫਿਰ ਇੰਨੀ rights ਹੋਣ ਲੱਗ ਪਈ ਪੰਜਾਬ 'ਚ ਮਤਲਬ ਕਈ ਸਾਰੇ ਲੋਕ ਪੰਜਾਬ 'ਚ ਮਰ ਗਏ ਤੇ ਜਿਹੜੀ ਰੋ~ rights ਹੋਈ ਉਹਦੇ ਕਰ~ ਉਹ ਉਹਨੂੰ ਰੋਕਣ ਦੇ ਲਈ ਕਾਂਗਰਸ ਨੇ ਕੋਈ ਕੁਛ ਕੀਤਾ ਹੀ ਨੀ, ਕਿ ਮਤਲਬ ਇਹਨਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਤੇ ਬਸ ਇਹਨਾਂ ਨੂੰ ਵੀ ਮਰਨਾ ਚਾਹੀਦਾ ਬੜਾ ਕੁਛ ਇਹੋ ਜਿਹਾ ਹੋਇਆ ਇਹ ਸਾਰਾ ਕੰਮ ਬੜਾ ਮਾੜਾ ਹੋਇਆ ਤੇ ਦਿੱਲੀ 'ਚ ਵੀ ਬੜੀ ਬੜੀ ਭਿਆਨਕ ਇਹ ਹੋਈ ਕਿ ਮਤਲਬ ਡਰ ਦਾ ਮਾਹੌਲ ਸੀਗਾ ਉਸ ਵਕਤ ਦਿੱਲੀ 'ਚ ਵੀ ਤੇ ਸਾਰੇ ਭੜਕਾਊ ਭਾਸ਼ਣ ਭੜਕਾਊ ਧਰਮ ਦੇ ਕਾਰਨ ਇਹ ਕਰਕੇ ਹੋਇਆ। ਤੇ ਮੈਂ ਇਹ ਕਹਿਣਾ ਚਾਹੁਨਾ ਕਿ ਦੇਖੋ ਵੀਰੋ ਅਸੀਂ ਅਸੀਂ ਸਾਰੇ ਭਾਈ ਨੇ ਭਰਾ ਨੇ ਭੈਣ ਭਰਾ ਨੇ ਸਾਰੇ ਇੱਕ ਦੂਜੇ ਦੇ, ਭਾਰਤ ਵਾਸੀ ਨੇ, ਅਸੀਂ ਕੋਈ ਧਰਮ ਕੋਈ ਧਰਮ ਕਿਹਨੇ ਬਣਾ ਦਿੱਤਾ ਯਾਰ ਧਰਮ ਤੇ ਬਸ ਇੱਕ ਉਹੀ ਹੈ ਕਿ ਮਤਲਬ ਲੋਕਾਂ ਨੇ ਬਣਾ ਦਿੱਤਾ ਜਦੋਂ ਤੁਸੀਂ ਦੇਖੋਗੇ ਕਿ ਖੂਨ ਕੱਢੋਗੇ ਜੇ ਆਪਣੇ ਬਾਂਹ ਵਿੱਚੋਂ ਥੋੜ੍ਹਾ ਜਿਹਾ, ਹਿੰਦੂ ਦਾ ਖੂਨ ਹੋਵੇ, ਮੁਸਲਮਾਨ ਦਾ ਭਾਵੇਂ ਸਿੱਖ ਦਾ ਹੋਵੇ, ਕਿਸੇ ਦਾ ਵੀ ਹੋਵੇ, ਉਹ ਇੱਕ ਹੀ ਹੁੰਦਾ ਹੈ।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 ਇਸ ਦੇ ਅਖਬਾਰ ਦੇ ਲਾਭ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕੀ ਕੀ ਲਾਭ ਸਾਡੇ ਮਹੱਤਵਪੂਰਨ ਹਨ ਆਓ ਸ਼ੁਰੂ ਕਰੀਏ number ਇੱਕ ਤੋਂ, ਜਾਣ-ਪਛਾਣ ਅਖ਼ਬਾਰ ਵਰਤਮਾਨ ਜੀਵਨ ਦਾ ਇਕ ਮਹੱਤਵਪੂਰਨ ਅੰਗ ਹਨ ਇਹ ਮਨੁੱਖ ਦੀ ਵੱਧ ਤੋਂ ਵੱਧ ਜਾਣ ਦੀ ਰੁਚੀ ਨੂੰ ਸੰਤੁਸ਼ਟ ਕਰਦੀਆਂ ਹਨ, ਸਵੇਰੇ ਉੱਠਦਿਆਂ ਤਾਜ਼ੀਆਂ ਹੀ ਗਰਮਾ-ਗਰਮ

ਇਸਨੂੰ ਛੱਡਣ ਨੂੰ ਜੀਅ ਨਹੀਂ ਕਰਦਾ, ਇਹਨਾਂ ਦੀਆਂ ਲੋਕ-ਪ੍ਰਿਅਤਾ ਨੂੰ ਦੇਖ ਕੇ ਹਰ ਰਾਜਨੀਤਿਕ ਪਾਰਟੀ, ਧਾਰਮਿਕ ਸੰਸਥਾਵਾਂ, ਲੋਕ-ਭਲਾਈ ਜਾਂ ਵਪਾਰ ਸੰਸਥਕ ਲੋਕਾਂ

ਤੌਰ 'ਤੇ ਕੱਢੀਆਂ ਜਾਂਦੀਆਂ ਹਨ, ਇਨ੍ਹਾਂ ਦੀ ਵੱਡੀ ਇਨ੍ਹਾਂ ਦੀ ਵੱਡੀ ਮੰਗ ਕਰਨ ਦ~ ਹੀ ਆ ਸਟ 'ਤੇ ਕੰਪਿਊਟਰੀਕ੍ਰਿਤ ਮਸ਼ੀਨ ਦੀ ਮਦਦ ਮਦਦ ਨਾਲ ਇਨਾਂ ਨੂੰ ਵੱਡੀ ਗਿਣਤੀ ਵਿੱਚ ਛਾਪਿਆ ਜਾਂਦਾ ਹੈ ਅਖ਼ਬਾਰ ਦੇ ਕਈ ਵਰਗ, ਕਈ ਵਰਗੇ ਹਨ, ਜਿਵੇਂ ਰੋਜ਼ਾਨਾ, ਸਪਤਾਹਿਕ, ਪਤੰਦਰਾਂ ਰੋ~ ਪੰਦਰਾਂ ਰੋਜ਼ਨਾ ਮਾਸਕ, ਤੈਮਾ~ ਤੈਮਾਸਕ ਆਦਿ ਸਰਕਾਰ ਨੂੰ ਇਨ੍ਹਾਂ ਇਨ੍ਹਾ ਨੂੰ ਲੋ~ ਲੋਕਾਂ ਕਰਕੇ ਪਹੁੰਚਾਉਣ ਲਈ ਡਾਕ ਦੀਆਂ ਸਹੂਲਤਾਂ ਦਿੰ~ ਦਿੰਦੀ ਹੈ ਤੇ ਇਸ਼ਤਿਹਾਰਾਂ ਨਾਲ ਅਖ਼ਬਾਰ ਦੀ ਆਰਥਿਕ ਸਹਾਇਕ ਵੀ ਕਰਦੀ ਹੈ, ਅਖਬਾਰਾਂ ਤੋਂ ਸਾਨੂੰ ਬਹੁਤ ਸਾਰੇ ਲਾਭ ਹਨ ਜੋ ਕਿ ਹੇਠ ਲਿਖੇ ਹਨ।

ਲਿਆ ਦਿੰਦੀਆਂ ਹਨ, ਅਸੀਂ ਘਰ ਬੈਠੇ ਬਿਠਾਏ ਸੰਸਾਰ ਭਰ ਦੇ ਹਾਲਾਤਾਂ ਤੋਂ ਜਾਣੂ ਹੋ ਜਾਂਦੇ ਹਾਂ, ਅਸੀਂ ਜਾਣਦੇ ਜਾਣਦੇ ਹੀ ਕਿ ਕਿੱਥੇ ਹੜਤਾਲ ਹੋਈ ਹੈ ਤੇ ਕਿੱਥੇ ਮੁਜ਼ਾਹਰੇ ਹੋਏ ਹਨ, ਪੁਲਿਸ ਨੇ ਲਾਠੀ-ਗੋਲੀ ਚਲਾਈ ਹੈ, ਕਿਸੇ ਦੁਰਘਟਨਾਵਾਂ ਹੋਈਆਂ ਹਨ, ਕਿਤੇ ਕਾਰਵਾਈਆਂ ਹੋਈਆਂ ਹਨ ਕਿਤੇ ਕੋਈ ਕੁਦਰਤੀ ਕਹਿਰ ਵਾਪਰਿਆ ਹੈ, ਇਨ੍ਹਾਂ ਤੋਂ ਸਾਨੂੰ ਦੁਨੀਆਂ ਦੇ ਦੇਸ਼ਾਂ ਦੇ ਰਾਜਨੀਤਿਕ, ਆਰਥਿਕ ਤੇ ਭਾਈਚਾਰਕ ਸੰਬੰਧਕਾਂ ਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ, ਇਸ ਇਸ ਪ੍ਰਕਾਰ ਅਖ਼ਬਾਰਾਂ ਤੋਂ ਸਭ ਤੋਂ ਵੱਧ ਲਾਭ ਇਹ ਹੈ ਕਿ ਸੰਸਾਰ ਭਰ ਦੀਆਂ ਖ਼ਬਰਾਂ ਬੈਠੇ-ਬਿਠਾਇਆਂ ਸਾਡੇ ਮੇਜ਼ ਜਾਂ ਮੰਜ਼ੇ ਮੰਜ਼ੇ ਉੱਤੇ ਪਹੁੰਚਾ ਦਿੰਦੀਆਂ ਹਨ, ਵਰਤਮਾਨ ਕਾਲ ਵਿੱਚ ਸੰਸਾਰ ਦਾ ਸਭ ਤੋਂ ਪ੍ਰਿਆ ਸਾਧਨ ਹੈ, ਟੈਲੀਵਿਜ਼ਨ ਤੇ ਭਿੰਨ-ਭਿੰਨ ਟ੍ਰਿਬਿਊਨ channel ਤੇ ਰਾਤ-ਦਿਨ ਖ਼ਬਰਾਂ ਪ੍ਰਸਾਰ ਬਾਵਜੂਦ ਅਖ਼ਬਾਰਾਂ ਦੀਆਂ ਖ~ ਖ਼ਬਰਾਂ ਦਾ ਆਪਣਾ ਵਿਸ਼ੇਸ਼ ਮਹੱਤਵ ਹੈ, ਗਿਆਨ ਦਾ ਸੋਮਾ ਅਖ਼ਬਾਰਾਂ ਤੋਂ ਅਸੀਂ ਭਿੰਨ-ਭਿੰਨ ਖੇਤਰਾਂ ਵਿੱਚ ਵਿਸ਼ਿਆਂ ਸੰਬੰਧੀ ਅੰਕੜਿਆਂ, ਤੱਥਾਂ, ਵਿਗਿਆਨਾਂ ਦੀਆਂ ਕਾਢਾਂ ਤੋਂ ਖੋਜਾਂ, ਖੇਡਾਂ ਵੀ ਬੀਜਾਂ, ਬੀਜੀ ਦਵਾਈ ਦੇ ਮਸ਼ੀਨਾਂ ਅਤੇ ਸਾਹਿਤਕ ਰਚਨਾਵਾਂ ਦੇ ਕਲਾ ਕਿਰਤਾਂ ਬਾਰੇ ਲਗਾਤਾਰ ਤਾਜ਼ੀ ਤਾਜ਼ੀ ਤਾਜ਼ੀ ਤੋਂ ਜਾਣਕਾਰੀ ਪ੍ਰਾਪਤ ਕਰਦੇ ਰਹਿੰਦੇ ਹਾਂ, ਜਿਸ ਨਾਲ ਮਨੁੱਖੀ ਸੂਝ ਸੂਝ ਤਿਖੇਰੀ ਹੁੰਦੀ ਹੈ ਤੇ ਸੱਭਿਆਚਾਰਕ ਉੱਨਤੀ ਕਰਦਾ ਹੈ, ਵਪਾਰ ਉੱਨਤੀ ਤੋਂ ਇਸ ਤੋਂ ਇਲਾਵਾ ਅਖ਼ਬਾਰ ਵਿੱਚ ਵਪਾਰ ਅਦਾਰਿਆਂ ਵੱਲੋਂ ਆਪਣੀਆਂ ਚੀਜ਼ਾਂ ਬਾਰੇ ਇਸ਼ਤਿਹਾਰ ਦਿੰਦੇ ਹਨ, ਜਿਸ ਦੇਸ਼ ਵਿੱਚ ਮੰਗ ਵ~ ਵੱਧਦੀ ਹੈ, ਜਿਸਦੇ ਸਿੱਟੇ ਵਜੋਂ ਅਖਬਾ~

ਮਨੋਰੰਜਨ ਦਾ ਸਾਧਨ ਅਖ਼ਬਾਰ ਵਿੱਚ ਛਾਪੀਆਂ ਗਈਆਂ ਚੁਟਕਲੇ ਤੇ ਅਨੇਕਾਂ ਦਿਲਚਸਪੀਆਂ ਖਰ~ ਖ਼ਬਰਾਂ ਸਾਡਾ ਕਾਫ਼ੀ ਮਨੋਰੰਜਨ ਕਰਦੀਆਂ ਹਨ, ਜਿਸ ਵਿਚੋਂ ਇਸਦੀ ਦਿਲ ਪਰਚਾਵੇ ਦੇ ਸਾਧਨ ਫ਼ਿਲਮਾਂ, ਰੇਡੀਓ ਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਜਾਗ੍ਰਿਤ ਪੈਦਾ ਕਰਨ ਅਤੇ ਅਖ਼ਬਾਰਾਂ, ਸੂਚਨਾਵਾਂ, ਇਸ਼ਤਿਹਾਰੀ ਸੰਪਾਦਕ ਲੇਖਾਂ, ਖੋਜ ਭਰਪੂਰ ਲੇਖਾਂ, ਮਕ ਮੈਕ ਕੇ ਕੇ, ਕੇ ਤੱਥ ਲੇਖਾਂ, ਚੈਟ chat ਤੇ ਪੜਤੋਲ ਚੋਲ ਭਰੀਆਂ ਟਿੱਪਣੀਆਂ ਅਤੇ ਹੱਥਾਂ 'ਤੇ ਅੰਕੜਿਆਂ ਨੂੰ ਲਾ~ ਲੋਕਾਂ ਤੱਕ ਪਹੁੰਚਾ ਕੇ ਉਨਾਂ ਨੂੰ ਆਪਣੇ ਆਲੇ-ਦੁਆਲੇ ਕੌਮੀ, ਕੌਮਾਂਤਰੀ,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 ਅਦਾ ਕਰਨ ਲਈ ਤਿਆਰੀ ਕਰਦੀਆਂ ਹਨ, ਲੋਕਾਂ ਨੂੰ ਜਾਗ੍ਰਿਤ ਹੋਣ ਬਾਰੇ ਸਰਕਾਰ, ਪੁਲਿਸ, ਸਮਾਜ ਵਿਰੋਧੀ ਅਨਸਰ ਤੇ ਭ੍ਰਿਸ਼ਟਾਚਾਰ ਲੋਕਾਂ ਨੂੰ ਵੀ ਸੰਭਲ ਕੇ ਚੱਲ ਚ~ ਚੱਲਣਾ ਪੈਂਦਾ ਹੈ।

ਸਾਰੇ ਲੋ~ ਲੋਕ ਕੰਮ ਕਰਦੇ ਹਨ, ਇਸ ਤਰ੍ਹਾਂ ਦਾ ਇਨ੍ਹਾ ਰਾਹੀਂ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਪ੍ਰਾਪਤ ਹੁੰਦਾ ਹੈ ਇਤਿਹਾਸ ਸਿਰਜਣਾ ਅਖ਼ਬਾਰਾਂ ਹਰ ਰੋਜ਼ ਦੀਆਂ ਘਟਨਾਵਾਂ ਤੇ ਤੱਥਾਂ ਦੇ ਵੇਰਵਾ ਸੰਭਾਲ ਕੇ ਹੋਰ ਰੋਜ਼ ਇਤਿਹਾਸਿਕ ਸਮ~ ਸਮੱਗਰੀ ਤੇ ਸੰਭਾਲ ਕਰਦੀਆਂ ਹਨ, ਜੋ ਮਗਰੋਂ ਇਤਿਹਾਸਕ ਖੋਜੀ ਤੋਂ ਇਲਾਵਾ ਹੋਰਨਾਂ ਖੇਤਰਾਂ ਸੰਬੰਧੀ ਜਾਣਕਾਰੀ ਇਕੱਤਰ ਕਰਨ ਕਰਨ ਪ੍ਰਾਪਤ ਕਰਨ ਦੇ ਪੈਂਡੇ ਹਨ, ਉਨ੍ਹਾਂ ਦੇ ਗ਼ੈਰ ਕਾਨੂੰਨੀ ਗ਼ੈਰ ਕਾਨੂੰਨੀ ਕਰਨ ਦੇ ਭ੍ਰਿਸ਼ਟ ਤਰੀਕੇ ਅਪਣਾਉਣ ਤੋਂ ਰੋਕ ਕੇ ਸਮਾਜ ਵਿੱਚ ਸਥਾਨਕ ਜ਼ਿੰਮੇਵਾਰੀ ਭਰਿਆ ਰੋਲ ਅਦਾ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 ਲਾਭ ਹਨ, ਉੱਥੇ ਇਨ੍ਹਾਂ ਦੇ ਕਾਗਜ਼ ਨੂੰ ਰੱਦੀ ਦੇ ਰੂਪ ਵਿਚ ਵੇਚ ਕੇ ਪੈਸੇ ਵੱਟ ਲਏ ਜਾਂਦੇ ਹਨ, ਇਹਨਾ ਕਰਕੇ ਸਾਨੂੰ ਅਖ਼ਬਾਰ ਖ਼ਰੀਦਣ 'ਤੇ ਕੋਈ ਖ਼ਾਸ ਖ਼ਰਚ ਨਹੀਂ ਕਰਨਾ ਪੈਂਦਾ। ਕਈ ਵਾਰ ਅਖ਼ਬਾਰਾਂ ਐਨਾ ਲਾਭ ਪਹੁੰਚਣ ਤੋਂ ਇਲਾਵਾ ਸਮਾਜ ਨੂੰ ਨੁਕਸਾਨ ਨੂੰ ਪਹੁੰਚਾਉਂਦੀਆਂ ਪਹੁੰਚਾਉਂਦੀਆਂ ਹਨ, ਭੜਕਾਊਂ ਵਿਚਾਰ ਅਖ਼ਬਾਰ ਆਮ ਤੌਰ 'ਤੇ ਖ਼ਬਰਾਂ ਨੂੰ ਆਪਣੀ ਪ~ policy ਅਨੁਸਾਰ ਵਧਾ ਚੜਾ ਕੇ ਤੁੜਾ ਕੇ, ਮੁੜਾ ਕੇ ਤੇ ਛਾਪਿਆ ਜਾਂਦਾ ਹੈ, ਜਿਨ੍ਹਾਂ ਦਾ ਆਮ ਲੋਕਾਂ ਖ਼ਾਸ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

ਬਲਦੀ ਉੱਪਰ ਤੇਲ ਪਾਉਂਦੀਆਂ ਹਨ, ਪਰ ਮੈਂ ਖਬਰਾਂ ਅਜਿਹੇ ਵਿੱਚ ਪ੍ਰਚਾਰ ਦੇ ਤੋਂ ਪੂਰੀਆਂ ਖ਼ਬਰਦਾਰ ਰਹਿੰਦੇ, ਤੇ ਕਈ ਖ਼ਬਰਾਵਾਂ ਨੂੰ ਇਹਨਾਂ ਦੀਆਂ ਅਜਿਹੀਆਂ ਗੱਲਾਂ ਵਿਰੋਧੀ ਚਿੱਠੀਆਂ ਵੀ ਲਿਖਦੀਆਂ ਲਿਖਦਾ ਹਾਂ, ਅਸਲੀ~ ਅਸਲੀਅਤ ਖ਼ਬਰਾਵਾਂ ਨੂੰ ਨੰਗੀਆਂ ਫੋਟੋਆਂ, ਅਸ਼ਲੀਅਤ, romantic ਤੇ ਮਨਘੜਤ

ਖ਼ਬਰਾਵਾਂ ਦੀਆਂ ਕੁੱਝ ਹਾਨੀਆਂ ਵੀ ਹਨ ਪਰੰਤੂ ਇਸ ਇਹਨਾਂ ਦੇ ਲਾਭ ਬਹੁਤ ਮਹੱਤਵਪੂਰਨ ਹਨ, ਇਨ੍ਹਾਂ ਤੋਂ ਬਿਨਾਂ ਸਾਡੇ ਅਜੋਕਾ ਜੀਵਨ ਚੱਲ ਹੀ ਨਹੀਂ ਸਕਦਾ, ਇਸੇ ਕਰਕੇ ਸੰਸਾਰ ਭਰ ਵਿਚ ਇਸ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਜਿਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਤੰਤਰੀ ਸਰਕਾਰਾਂ ਕਾਨੂੰਨੀ ਅਨੁਸਾਰ ਇਸ ਨੂੰ ਸਭ ਤੋਂ ਕੁੱਝ ਲਿਖਣ ਦੀ ਖੁੱਲ੍ਹ ਦਿੰਦੀਆਂ ਹਨ, ਬਸ਼ਰਤੇ ਕਿ ਕਿ ਉਹ ਇਸ ਦੀਆਂ ਧਾਰਮਿਕੀ ਘਟਨਾਵਾਂ ਨੂੰ ਸੁੱਟ ਕੇ ਤੇ ਮਾਰ

ਦ~ ਦੁੱਖਾਂ ਨੂੰ ਦਰਨ ਕਰਨ ਦੇ ਮੰਗਾਂ ਦੀ ਪੂਰਤੀ ਧਿਆਨ ਦਿੰਦੀ ਹੈ ਅਖ਼ਬਾਰਾਂ ਨੂੰ ਲੋਕ-ਰਾਇ 'ਤੇ ਬਣਾਉਣ ਵਿੱਚ ਵਿਸ਼ੇਸ਼ ਹਿੱਸਾ ਪਾਉਂਦੀਆਂ ਹਨ ਅਤੇ ਇਸ ਪੁਖ਼ਤਾ ਰਾਜਸੀ, ਆਰਥਿਕ ਅਤੇ ਸਮਾਜਿਕ ਪ੍ਰਬੰਧਕ ਸਥਾਨਿਕ ਕਰਨ ਲਈ ਸਹਾਈ ਹੁੰਦੀਆਂ ਹਨ number two ਰੂਪ ਰੇਖਾ ਪ੍ਰਬੰਧਕ ਅਹ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 ਲੇਖਾਂ ਤੋਂ ਜਾਣਕਾਰੀ, ਜਾਗ੍ਰਿਤੀ ਪੈਦਾ ਕਰਨ, ਸਮਾਜ ਵਿਰੋਧੀ ਸ਼ਕਤੀਆਂ ਅਤੇ ਸਰਕਾਰੀ ਅਦਾਰਿਆ ਵਿੱਚੋਂ ਡਰ ਵੇਚਣਾ, ਭੜਕਾਊ ਵਿੱਚ, ਅਸ਼ਲੀਲਤਾ, ਸਾਰ-ਅੰਸ਼, ਭੂਮਿਕਾ ਸਤਿ ਸ੍ਰੀ ਅਕਾਲ sir ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਇਹ ਮੇਰੀ ਖਬਰ ਬਾਰੇ ਜਾਣਨ ਕਾਰਨ ਅਜੀਤ ਅਖਬਾਰ, ਇਸ ਕਰਕੇ ਤੁਸੀਂ daily ਹੀ ਅਮ ਤੁਸੀਂ daily ਹੀ ਅਖਬਾਰ ਦਾ ਮਹੱਤਵਪੂਰਨ ਕਰਿਆ ਕਰੋ, ਜੋ ਤੁਹਾਡੇ ਲਾਭ ਲਈ ਬਿਲਕੁਲ ਜ਼ਰੂਰੀ ਹੈ। ਸਤਿ ਸ੍ਰੀ ਅਕਾਲ ਜੀ ਮੈਂ ਰਾਜਦੀਪ ਕੌਰ ਫਿਰ ਤੋਂ ਅੱਗੇ ਦੀ ਕਹਾਣੀ ਸੁਣਾਉਣ ਆ ਗਈ ਹਾਂ ਚੱਲ ਭਾ ਚਲੀਏ ਦੀਪ ਦੀ ਅਵਾਜ਼ 'ਚ ਉੱਭੜਵਾਹੇ ਮੈਂ ਉੱਠ ਬੈਠਾਂ ਸਾਂ ਤਾਂ ਫ਼ਸਲ ਕਿਹੋ ਜਿਹੀ ਲੱਗੀ ਚਾ~ ਕੋਈ ਚਾਰ ਪੈਲੀਆਂ ਦੀ ਵਾਟ ਤੁਰਨ ਤੇ ਬਾਅਦ ਉਹਨੇ ਪੁੱਛਿਆ ਸੀ ਤੇ ਅਹ ਚੰਗੀ ਏ ਬਗੈਰ ਉਹਦੇ ਵੱਲ ਵੇਖਿਆਂ ਮੈਂ ਸਰ~ ਸਰਸਰੀ ਜਿਹਾ ਉੱਤਰ ਦਿੱਤਾ ਤੇ ਭਾ ਐਤਕੀ ਰੇਹ ਸੀ ਘਰ ਦੀ, ਮੁੱਲ ਦੀ ਤੇ ਵਾਰਾ ਨਹੀਂ ਖਾਂਦੀ ਫ਼ਸਲ ਮੈਂ ਐਂਤਕੀ ਰੀਝ ਨਾਲ਼ ਬੀਜੀ ਏ ਤੇ ਪੂਰਾ ਟਿੱਲ ਲਾ ਕੇ ਬੀਜ ਬੀਅ ਮੈਂ ਐਤਕੀਂ seed corporation ਵਾਲ਼ਿਆਂ ਕੋਲ਼ੋ ਲਿਆ ਏ ਉਹ ਬੋਲੀ ਜਾ ਰਿਹਾ ਸੀ ਇੱਕ ਝੋਟੀ ਸਾਉਣ ‘ਚ ਸੂਈ ਸੀ, ਅੱਸੂ ‘ਚ ਦੂਜੀ ਵੀ ਸੂ ਪੈਣੀ ਏ ਤੇ ਇੱਕ ਮ~ ਅਹ ਸੱਜਰ ਸੂ ਮਰ ਗਈ ਸੀ ਤੇ ਸਾਰਾ ਸਾਲ ਫਾਕੇ ਕੱਟਣਾ ਪਿਆ ਮੂੰਹ ਧਿਆਨੇ ਬਿਨਾਂ ਹੂੰ ਹਾਂ ਕੀਤਿਆਂ ਮੈਂ ਉਹਦੇ ਨਾਲ਼ ਤੁਰ ਤੁਰਿਆ ਜਾ ਰਿਹਾਂ ਸਾਂ ਤੇ ਭਾ ਰਾਜੀ ਤਾਂ ਹੈ ਮਖ਼, ਹੈਰਾਨੀ ਨਾਲ਼ ਮੇਰੇ ਮੂੰਹ ਵੱਲ ਤੱਕਦਿਆਂ ਉਹਨੇ ਪੁੱਛਿਆ, ਨਹੀਂ ਕੁਝ ਨਹੀਂ ਹੋਇਆ ਮੈਂਨੂੰ ਇੱਕ ਦਮ ਸੁਖ਼ੜ ਹੁੰਦਿਆਂ ਮੈਂ ਕਿਹਾ ਤੇ ਆਹ ‘ਖ਼ਬਾਰ ਤਾਂ ਤੁਸਾਂ ਖੋਲ੍ਹੀ ਵੀ ਨਹੀਂ, ਹੱਥ ਹੱਥ ‘ਚ ਤਹਿ ਕੀਤੀ ਅਖ਼ਬਾਰ ਵੱਲ਼ ਮੇਰਾ ਧਿਆਨ ਦੁ~ ਅਹ ਦੁਆਦਿਆਂ ਉਹਨੇ ਕਿਹਾ, ਨੀਂਦ ਜਿਹੀ ਆ ਗਈ ਸੀ ਤਾਂ ਤੂਤਾਂ ਥੱਲੇ ਮੈਂ ਝੂਠ ਬੋਲਿਆ ਤੇ ਫਿਰ ਤੋੜ ਤੱਕ ਦੀਪ ਕੁਝ ਨਾ ਬੋਲਿਆ ਤੁਹਾਨੂੰ ਕਿੰਨੀ ਵਾਰ ਕਿਹਾ ਵੇ, ਅਰਾਮ ਨਾਲ਼ ਬਿਹਾ ਕਰੋ ਅੰਦਰ ਵੜਦਿਆਂ ਹੀ ਬੀਜੀ ਜਿਹੜਾ ਕਿ ਅਹ ਪੋਚਾ ਫ਼ੇਰਦਿਆਂ ਵੇਖ ਮੈਨੂੰ ਹੈਰਾਨ ਜਿਹੇ ਰਹਿ ਗਿਆ, ਬੀਜੀ ਹੁਣ ਤਾਂ ਆਪਣਾ ਖਿਆਲ ਰੱਖਿਆ ਕਰੋ ਏਸ ਤਰ੍ਹਾਂ ਤਾਂ ਤੁਸੀਂ ਬਿਮਾਰ ਹੋ ਜਾਓਗੇ। ਕੁਝ ਨਾਂ ਕਹਿਣਾ ਚਾਹੁੰਦਿਆਂ ਵੀ ਮੇਰੇ ਮੂੰਹੋਂ ਨਿਕਲ ਗਿਆ ਤੇ ਏਹੋ ਤਾਂ ਮੈਂ ਆਹਨਾਂ, ਹੋਰ ਮੇਰੀ ਇਹਨਾਂ ਨਾਲ਼ ਲੜ੍ਹਾਈ ਕੀ ਏ ਇਹਨਾਂ ਨੂੰ ਹੀ ਪੁੱਛ ਲਓ, ਕਿੰਨੇ ਤਰਲੇ ਮੈਂ ਕੱਢ ਕੇ ਇਹਨਾਂ ਦੇ ਪਈ, ਛੱਡੋ ਪੋਚਾ ਤੇ ਰੋਟੀ ਖਾਓ ਸਵਰਨ ਨੇ ਕਿਹਾ ਤੇ ਮੈਂ ਤੁਹਾਡਾ ਕੀ ਵਿਗਾੜਿਆ ਹੈ, ਕਿਉਂ ਅਹ ਕੀਕਣਾਂ ਵਾਂਗ ਹੋ ਗਏ ਹੋ ਮੇਰੇ ਦੁਆਲੇ ਜਦੋਂ ਤੁਹਾਨੂੰ ਜੋ ਆਖਿਆ ਏ ਪਈ ਜਨਾਨੀ ਲਾ ਲਈਏ ਤੇ ਮੈਂ ਕੋਈ ਮੋੜ ‘ਤੇ ਨਹੀਂ ਅਹ ਘੱਲੀ ਤੇ ਲਾਈ ਹੋਈ ਜਨਾਨੀ ਤੁਸੀਂ ਅਹ ਬਾਬਾ ਸੱਚੇ ਤੇ ਅਸੀਂ ਝੂਠੇ ਦੀਪ ਨੇ ਆਪਣੇ ਮ~ ਅਹ ਮਨੋਂ ਹਾਰ ਮੰਨਦਿਆਂ ਕਿਹਾ ਭਾ ਮੁੜਦੇ ਨਹੀਂ ਆਪਣੀ ਆਈ ਤੇ ਤੋਂ ਭਾਵੇਂ ਕੀ ਹੋ ਜਾਏ।

ਮੁਰਗੇ ਦਾ ਮੀਟ ਵੇਖਦਿਆਂ ਮੈਂ ਕਿਹਾ ਭਾ ਮੈਂ ਅਹ ਤੈਨੂੰ ਹੋਈ ਕੀ ਜਾਂਦਾ ਹੈ ਕੇਹੀਆਂ ਓਪਰਿਆਂ ਵਾਂਗ ਗੱਲਾਂ ਕਰਨਾ ਏਂ ਡੂੰਘੀ ਨੀਝ ਨਾਲ਼ ਮੇਰੇ ਵੱਲ ਵੇਖਦਿਆਂ ਦੀਪ ਨੇ ਕਿਹਾ ਨਹੀਂ, ਨਹੀਂ, ਮੇਰਾ ਇਹੋ ਜਿਹਾ ਕੋਈ ਭਾਵ ਨਹੀਂ ਸੀ ਕਾਹਲ਼ੀ-ਕਾਹਲ਼ੀ ਇੰਝ ਕਹਿੰਦਿਆਂ ਮੈਂ ਗੱਲ ਨੂੰ ਟਾਲ਼ਦਾ ਚਾਹੁੰਦਾ ਸੀ ਮੁਰਗੇ ਦੀਆਂ ਸੈਂਖੀਆਂ ਦੀਪ ਅਹ ਕਾਫ਼ੀ ਮੁਡ ‘ਚ ਸੀ ਤੇ ਉਹ ਉੱਚੀ-ਉੱਚੀ ਕਹਿਕੇ ਲ~ ਅਹ ਲਗਾ ਰਿਹਾ ਸੀ ਕਿਵੇਂ school ਜਾਣ ਦੀ ਬਜਾਏ ਮੁਨਸ਼ੀ ਦੀ ਮੁਨਸ਼ੀ ਜੀ ਦੇ ਤ੍ਰਾਹੇ ਹੋਏ ਅਸੀਂ ਝਾਡੀਆਂ ‘ਚ ਲੁੱਕ ਜਾਦੇ ਸਾਂ ਤੇ ਕਿਵੇਂ ਬੀਜੀ ਨੂੰ ਆਹ ਆਲੇ-ਟਾਲੇ ਲਾ ਕੇ ਬੇਲੀਆਂ ਨਾਲ਼ ਮਲ੍ਹਿਆਂ ਦੇ ਬੇਰ ਚੁਗਣ ਚਲੇ ਜਾਂ~ ਜਾਇਆ ਕਰਦੇ ਸਾਂ ਬੱਚੇ ਸੁਣ-ਸੁਣ ਕੇ ਲੋਟ ਪੋਟ ਹੋ ਰਹੇ ਸਨ ਤੇ ਪਤਨੀ ਤੇ ਸਵਰਨ ਵੀ ਮੁਸਕਰਾ ਰਹੀਆਂ ਸਨ।

ਵਿਹੜੇ ‘ਚ ਅੰਞਣੇ ਛੂਹਣ ਛਪਾਈ ਖੇਡ ਰਹੇ ਸਨ ਤੇ ਦੂਰੋਂ ਪਾਰੋਂ ਕਾਫ਼ੀ ਰਿਸ਼ਤੇਦਾਰ ਆ ਚੁੱਕੇ ਸਨ, ਸਾਰੇ ਪਿੰਡ ਦੀ ਰੋਟੀ ਵਰਜੀ ਹੋਈ ਹੈ ਤੇ ਭਾ ਸਵਰਨ ਕੌਰ ਦੀ ਰੀਝ ਕੋਈ ਕਾਰਜ ਹੋਵੇ ਤਾਂ ਮੈਂ ਸਾਰਿਆਂ ਨੂੰ ਸੱਦਾਂ ਵਿਹੜੇ ‘ਚ ਖਲੋਤਾ ਦੀਪ ਕਹਿ ਰਿਹਾ ਸੀ ਤੇ ਮਹਾਰਾਜ ਮੋਤੀਆਂ ਵਾਲ਼ਿਓ ਖੁਸ਼ੀ ਦਾ ਦਿਨ ਆਇਆ ਹੈ ਲਾਹ ਲਓ ਰੀਝਾਂ, ਪੈਂ~ ਪੈਂਚਣੀ ਕੋਲ਼ ਬੈਠਾ ਭਾਂਡੇ ਧੋਦਾ ਪੈਂਚ ਕਹਿ ਰਿਹਾ ਸੀ, ਮੈਂ ਤਾਂ ਜੀ ਸਾਰੇ ਘਰੀਂ ਸੱਦਾ ਦੇ ਆਇਆ ਹਫ਼ਦੀ ਰੋਟੀ ਮੋਟੀ ਦਾਦੀ, ਚੌਂਕੇ ਦੀ ਬੰਨੀ ਨਾਲ਼ ਢੋਅ ਲਾਈ ਦੀਪ ਦੀ ਵਹੁਟੀ ਦੀ ਨੂੰ ਦੱਸ ਰਿਹਾ ਸੀ ਤੇ ਬੀਬੀ ਜੀ ਲੱਡੂਆਂ ਦੀ ਪਰਾਤ ਤਾਂ ਤਿਆਰ ਹੋ ਗਈ ਹੈ, ਹੋਰ ਹੁਕਮ ਅਹ ਚੌਂਕੇ ਲੱਡੂਆਂ ਦੀ ਪਰਾਤ ਧਰਦਾ ਹਲਵਾਈ ਪੁੱਛ ਰਿਹਾ ਸੀ, ਲਓ ਭਾਬੀ ਜੀ ਸੁਆਦ ਵੇਖੋ ਤਾਂ ਖਾ ਕੇ ਇੱਕ ਲੱਡੂ ਚੁੱਕ ਕੇ ਆਪਣੀ ਭਰਜਾਈ ਦੀ ਅਹ ਤਲੀ ‘ਤੇ ਧਰਦਿਆਂ ਸਵਰਨ ਕਹਿ ਰਹੀ ਸੀ ਫੇਰ ਕੋਈ ਗੱਲ ਕਰਕੇ ਖ਼ਿੜ ਖ਼ਿੜ ਕਰਕੇ ਦਰਾਣੀ ਜਠਾਣੀ ਹੱਸ ਪਈਆਂ ਪੱਪੂ ਬੀਜੀ ਕਿੱਥੇ ਨੇ? ਬੀਜੀ ਨੂੰ ਕਿਧਰੇ ਨਾ ਵੇਖਕੇ ਵਿਹੜੇ ‘ਚ ਖੇਡਦੇ ਦੀਪ ਦੇ ਮੁੰਡੇ ਨੂੰ ਪੁੱਛਿਆ ਮੈਂ ਤਾਂ ਬਿਨਾ ਕੋਈ ਜਵਾਬ ਦਿੱਤੇ ਛੂਹਣ ਛਪਾਈ ਖੇਡਦਾ, ਉਹ ਅੱਗੇ ਦੌੜ ਪਿਆ ਤੇ ਲਓ ਭੁਆ ਜੀ ਵੀ ਆ ਗਏ ਜੇ ਬੂਹੇ ਅੱਗੇ ਚਾਰ ਅਹ ਕਾਰ ਦਾ ਹਾਰਨ ਵੱਜਿਆ, ਤੇ ਦੀਪ ਡਿਓੜ੍ਹੀ ਵੱਲ ਆਉਂਦਿਆਂ ਅਸੀਂ ਤਾਂ ਤੁਹਾਨੂੰ ਕੱਲ ਦੇ ਪਏ ਉਡੀਕਦੇ ਸਾਂ ਅੱਗੋਂ ਵਾਲੀ ਉੱਠਕੇ ਮੱਥਾ ਟੇਕਦੀ ਸਵਰਨ ਨੇ ਕਿਹਾ, ਸਵਰਨ ਸ਼ਕੰਜੀ ਅਹ ਕਰੀਂ ਭੂਆ ਜੀ ਲਈ, ਪੈਂਚ ਜੀ ਪੈਂਚ ਜੀ ਭੱਜ ਕੇ ਬਰਫ ਲਿਆਉਣ ਲਿਆਉਂਦਿਆਂ ਹੱਟੀ ਤੋਂ ਜੱਫੀ ਪਾਈ ਭੂਆ ਜੀ ਮੇਰੇ ਨਾਲ਼ ਲਈ ਆਉਂਦੇ ਦੀਪ ਨੇ ਕਿਹਾ ਜੇ ਤੁਸੀਂ ਐਤਕੀ ਨਾ ਆਉਂਦੇ ਨਾ ਭੁਆ ਜੀ ਮੈਂ ਉਮਰ ਭਰ ਨਹੀਂ ਸੀ ਅਹ ਤੁਹਾਡੇ ਘਰ, ਦੀਪ ਨੇ ਨਿਹੋਰਾ ਜਿਹਾ ਸੁੱਟਿਆ। ਤੇ ਹੁਣ ਤੱਕ ਸਭੇ ਭੂਆ ਜੀ ਦੁਆਲੇ ਆ ਬੈਠੇ ਸਨ ਤੇ ਸਵਰਨ ਤਾਂ ਉਹਨਾਂ ਦੇ ਅੱਗੇ ਪਿੱਛੇ ਫਿਰ ਰਿਫ ਰਹੀ ਸੀ, ਇਥੋਂ ਤੱਕ ਕਿ ਛੂਹਣ ਛਪਾਈ ਖੇਡਦੇ ਬੱਚੇ ਵੀ ਘੜੀ ਪਲ ਆਈ ਲਈਂ ਠਿਠਕ ਕੇ ਖਲੋ ਗਏ ਸਨ। ਬੱਲੇ ਓਏ ਆ ਤੇ ਸਾਡਾ ਅਫਸਰ ਵੀ ਆਇਆ ਹੋਇਆ ਏ, ਮੈਂਨੂੰ ਆਪਣੇ ਵੱਲ ਆਉਂਦਿਆਂ ਵੇਖ ਖੁਸ਼ੀ ਭਰ ਮੁਸਕਰਾਹਟ ਉਹਨਾ ਦੇ ਚਿਹਰੇ ‘ਤੇ ਫੈਲ ਗਈ ਸੀ, ਤੇ ਹਲਵਾਈ ਨੇ ਖੋਏ ਦਾ ਥਾਲ ਚੌਂਕੇ ਦੀ ਬੰਨੀ ‘ਤੇ ਲਿਆ ਰੱਖਿਆ।

ਚਾਹ ਪੀ ਰਹੇ ਸਨ ਤੇ ਹੁਣ ਇੱਕ ਦੂਜੇ ਨੂੰ ਗਾਲੀਂ ਕੱਢ ਰਹੇ ਸਨ ਪਰਾਲੇ ਖੋਲ ‘ਚੋਂ ਕੁੱਕੜਾਂ ਦੀ ਕੈਂ ਕੈਂ ਕਰਨ ਦੇ ਖੰਭ ਫੜਕਦੇ ਦੀ ਅਵਾਜ਼ ਆ ਰਹੀ ਸੀ ਤੇ ਸ਼ਾਇਦ ਪੈਂਚ ਮੀਟ ਲਈ ਕੁੱਕੜ ਮਰੋੜ ਰਿਹਾ ਸੀ ਵਿਹੜੇ ‘ਚ ਬੈਠੀਆਂ ਸਬਜ਼ੀ ਚੀਰ ਰਹੀਆਂ ਜ਼ਨਾਨੀਆਂ ਦੀ ਗਿਰਬਲ੍ਹਾ ਕਿਧਰੋਂ ਕੰਨੀ ਪਈ ਵਾਜ ਨਹੀ ਸੀ ਸੁਣਨ ਦੇਂਦੀ। ਹਾਏ ਨੀ ਭੈਣੇ ਅਹ ਭੈਣਾਂ ਮੇਰੀਏ ਭਰਜਾਈ ਕਿੱਥੇ ਜੇ? ਮੇਰੀ ਪਤਨੀ ਨਾਲ਼ ਗੱਲਾਂ ਕਰਦਿਆਂ ਕਰਦਿਆਂ ਭੂਆ ਜੀ ਨੂੰ ਅਚਾਨਕ ਕਿਵੇਂ ਜਿਵੇਂ ਕੁਛ ਯਾਦ ਆ ਗਿਆ ਸੀ ਏਥੇ ਈ ਹੋਣੇ ਨੇ ਕਿਤੇ ਚੌਂਕੇ ਤੇ ਬੈਠੀ ਸਵਰਨ ਨੇ ਕਿਹਾ ਕਦੇ ਦੇ ਗਏ ਹੋਏ ਨੇ ਕਿਤੇ ਭਾਂਡਿਆਂ ਦੇ ਢੇਰ ਕੋਲ ਬੈਠੀ ਪੈਂਚਣੀ ਨੇ ਦੱਸਿਆ। ਭੂਆ ਜੀ ਲਈ special ਬਰਫ਼ੀ, ਰਸਗੁੱਲੇ ਅਦਿ ਉਚੇਚੇ ਪਲੇਟ ‘ਚ ਪਾ ਕੇ ਰੱਖੇ ਗਏ ਸਨ ਤੇ ਨਾਲ਼ ਹੀ ਮੈਨੂੰ ਤੇ ਮੇਰੀ ਪਤਨੀ ਨੂੰ ਵੀ ਬਿਠਾਇਆ ਗਿਆ ਸੀ ਤੇ ਵਿਹੜੇ ‘ਚ ਬੈਠੀਆਂ ਸਵਰਨ ਦੀਆਂ ਭਰਜਾਈਆਂ ਤੇ ਭੈਣਾਂ ਤੋਂ ਭਰ ਭਰੇ ਹੋਏ ਮੂੰਹਾਂ ਨਾਲ਼ ਗੱਲ ਕਰਦੀ ਨਹੀਂ ਸੀ ਕੀਤੀ ਜਾ ਰਹੀ ਸੀ ਸੱਚੀ ਸੱਚ ਬੀਜੀ ਕਿੱਥੇ ਗਏ ਨੇ? ਮੈਂ ਸੋਚ ਰਿਹਾ ਸਾਂ ਸਵੇਰ ਦੇ ਹੀ ਉਹ ਕਿਧਰੇ ਨਜ਼ਰੀ ਨਹੀਂ ਆ ਸਨ ਪੈ ਰਹੇ, ਮੂੰਹ ਚੋਂ ਲੱਡੂ ਘਸੋੜਦੀ ਅਹ ਹੁਣ ਬੱਚੇ ਸ਼ਟਾਪੂ ਖੇਡ ਰਹੇ ਸਨ ਤੇ ਮਖ਼ ਮਾਂ ਕਿਹੜੇ ਭੜੋਲੇ ਪਾਈ ਹੋਏ ਜੇ? ਦ~ ਦੋ ਘੰਟੇ ਮੈਨੂੰ ਆਈ ਹੋਈ ਨੂੰ ਹੋ ਗਏ ਨੇ, ਕਿੱਧਰੇ ਡਿੱਠੀ ਨਹੀਂ ਭੂਆ ਜੀ ਨੇ ਕੁੱਝ ਕਾਹਲੀ ਪੈਂਦਿਆਂ ਪੁੱਛਿਆ।

ਉਹ ਕੱਟੀ ਸਰ੍ਹਾਨੇ ਬੈਠੇ ਹੋਏ ਨੇ ਸਵਰਨ ਨੇ ਕਾਹਲੀ ਜਿਹੀ ਪੈਂਦੀ ਨੇ ਦੱਸਿਆ, ਵੇ ਕੋਈ ਜਾ ਕੇ ਸੱਦ ਈ ਲਿਆਓ ਸੂ ਭੂਆ ਜੀ ਨੇ ਆਖਿਆ ਧਿਆਣੀ, ਉਹ ਆਪਣੀ ਮਰਜ਼ੀ ਦੇ ਮਾਲਕ ਨੇ, ਪੈਂਚ ਨੇ ਕਿਹਾ, ਨਾ ਜੀ ਮਜਾਲ ਏ ਜੇ ਸੂਈ ਵੀ ਇੱਧਰ ਉੱਧਰ ਹੋਣ ਦੇਣ ਪੈਂਚਣੀ ਨੇ ਮਿੰਨ੍ਹਾ ਮਿੰਨ੍ਹਾ ਹੱਸਦੀ ਹੋਏ ਟਿਚਕਰਾਂ ਕੀਤੀ ਬੀਜੀ ਆ ਰਹੇ ਹਨ। ਰਾਹ ‘ਚ ਖ਼ਿੱਲਰੀਆਂ ਇੱਟਾਂ ਨਾਲ਼ ਠੇਡਾ ਖਾਂਦੇ ਹੋਏ ਮਸਾਂ ਬਚੇ ਸਨ ਅੱਗੋਂ ਵਾਲੀ ਅਹ ਉੱਠ ਕੇ ਮੈਂ ਉਹਨਾਂ ਦਾ ਹੱਥ ਥੰਮ੍ਹ ਲਿਆ ਤੇ ਸੀ ਉਹ ਹਾਲੀ ਵੀ ਕੰਬ ਰਹੇ ਸਨ ਤੇ ਉਹਨਾਂ ਦਾ ਦਿਲ ਧੱਕ ਧੱਕ ਧੱਕ ਕਰ ਰਿਹਾ ਸੀ ਸੱਟ ਬਹੁਤੀ ਤਾਂ ਨਹੀਂ ਲੱਗੀ? ਭੂਆ ਜੀ ਨੇ ਅਹ ਵਾਲ਼ੀ ਵਾਲੀ ਮੰਜੀ ‘ਤੇ ਬਿਠਾਉਂਦਿਆਂ, ਮੈਂ ਉਹਨਾਂ ਨੂੰ ਪੁੱਛਿਆ ਸੀ। ਅਣਭਾਉਂਦੇ ਕੰਮ ਕੋਈ ਇਹਨਾਂ ਨੂੰ ਦੋਵੇਂ ਨੂੰ ਬੋਰਾਂ ਟੱਪ ਕੇ ਅੰਦਰ ਨੂੰ ਆਉਂਦਿਆਂ ਦੀਪ ਨੇ ਕਿਹਾ ਕਦੇ ਦੀ ਸੱਦਦੀ ਸਾਂ ਪਈ ਹੈ ਕਿ ਆ ਕੇ ਚਾਹ ਪੀ ਲਓ, ਓਧਰ ਕ~ ਕੱਟੀ ਕੋਲ਼ ਕਿਹਨੂੰ ਬਿਠਾਇਆ ਕਿਹਨੂੰ ਬਹਾਇਆ ਹੋਇਆ ਹੈ ਸਾਜੇ? ਫਾਹੇ ਦੇ ਮਿਲ਼ਦੀ ਕੱਟੀ ਦੀਪ ਨੇ ਤੈਸ਼ ‘ਚ ਆਉਂਦਿਆਂ ਕਹਿ ਦਿੱਤਾ ਕੁੱਤੇ ਖ਼ਲੋਣ ਨਹੀਂ ਸਨ ਦੇਂਦੇ ਤਾਂ ਕਾਂ ਖ਼ੁਰ ਵੱਢ ਕੇ ਖਾਈ ਜਾਂਦੇ ਸਨ, ਤਾਰਾ ਜੁ ਸੀ ਉੱਥੇ।

ਜੀਵਨ ਵਿੱਚ ਜੋ ਸਬਕ ਖਾਲੀ ਪੇਟ ਖਾਲੀ ਜੇਬ ਤੇ ਮਾੜਾ ਸਮਾਂ ਸਿਖਾਉਂਦਾ ਹੈ ਉਹ ਕੋਈ ਵੀ school ਜਾਂ university ਨਹੀਂ ਸਿਖਾਉਂਦੀ। ਕਦੇ ਵੀ ਚਿੰਤਾ ਨਾ ਕਰੋ ਸਮਾਂ ਚਾਹੇ ਕਿੰਨਾ ਵੀ ਬੁਰਾ ਹੋਵੇ, ਉਹ ਬਦਲਦਾ ਜ਼ਰੂਰ ਹੈ ਜੇਕਰ ਤੁਸੀਂ ਸਚਾਈ ਤੇ ਚੱਲ ਰਹੇ ਹੋ ਤਾਂ ਯਾਦ ਰੱਖੋ ਕਿ ਪ੍ਰਮਾਤਮਾ ਹਮੇਸ਼ਾ ਹੀ ਤੁਹਾਡੇ ਨਾਲ ਹੈ l ਜੀਵਨ ਵਿੱਚ ਕਦੇ ਵੀ ਉਮੀਦ ਨਾ ਛੱਡੋ ਕਿਉਂਕਿ ਤੁਸੀਂ ਇਹ ਨਹੀਂ ਜਾਣ ਸਕਦੇ ਕਿ ਆਉਣ ਵਾਲਾ ਕੱਲ੍ਹ ਤੁਹਾਡੇ ਲਈ ਕੀ ਲੈ ਕੇ ਆਉਣ ਵਾਲਾ ਹੈ ਮੁਸੀਬਤਾਂ ਦਾ ਜ਼ਿੰਦਗੀ ਵਿੱਚ ਆਉਣਾ part of life ਹੈ ਤੇ ਉਹਨਾਂ ਮੁਸੀਬਤਾਂ ਵਿੱਚੋਂ ਮੁਸਕਰਾ ਕੇ ਸ਼ਾਂਤੀ ਨਾਲ ਬਾਹਰ ਨਿਕਲਣਾ art of life ਹੈ ਜੇਕਰ ਤੁਸੀਂ ਸਹੀ ਹੋ ਤਾਂ ਕੁੱਝ ਵੀ ਸਾਬਿਤ ਕਰਨ ਦੀ ਜ਼ਰੂਰਤ ਨਹੀਂ ਹੈ ਬਸ ਸਹੀ ਬਣੇ ਰਹੋ।

ਮਾਂ ਚਾਹੇ ਪੜ੍ਹੀ ਲਿਖੀ ਨਾ ਹੋਵੇ ਪਰ ਸੰਸਾਰ ਦਾ ਦੁਰਲਭ ਗਿਆਨ ਸਾਨੂੰ ਮਾਂ ਤੋਂ ਹੀ ਮਿਲਦਾ ਹੈ। ਕੁੱਝ ਵੀ ਬੋਲਣ ਤੋਂ ਪਹਿਲਾਂ ਸੋਚ ਲਵੋ ਕਿਉਂਕਿ ਬੋਲਣ ਤੋਂ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ ਚੁਪ ਰਹਿਣਾ ਇੱਕ ਸਾਧਨਾ ਹੈ, ਤਪੱਸਿਆ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ ਤੁਹਾਡੀ ਕੀਤੀ ਨਜਾਇਜ਼ ਕਮਾਈ ਦਾ ਲਾਭ ਕੋਈ ਵੀ ਉਠਾ ਸਕਦਾ ਹੈ ਪਰ ਤੁਹਾਡੇ ਨਜਾਇਜ਼ ਕਰਮਾਂ ਦਾ ਫਲ ਤੁਹਾਨੂੰ ਆਪ ਨੂੰ ਹੀ ਭੋਗਣਾ ਪੈਂਦਾ ਹੈ l ਆਪਣੇ ਜੀਵਨ ਵਿੱਚ ਕਿੰਨੇ ਵੀ ਉੱਪਰ ਕਿਉਂ ਨਾ ਉਠ ਜਾਓ ਪਰ ਆਪਣੀ ਗ਼ਰੀਬੀ ਤੇ ਬੁਰਾ ਵਕਤ ਕਦੇ ਨਾ ਭੁਲੋ l ਆਪਣੀ ਜ਼ੁਬਾਨ ਤੋਂ ਕਿਸੇ ਦੀ ਵੀ ਬੁਰਾਈ ਨਾ ਕਰੋ ਕਿਉਂਕਿ ਬੁਰਾਈ ਤੁਹਾਡੇੇ ਵਿੱਚ ਵੀ ਹੈ l ਤੇ ਜ਼ੁਬਾਨ ਦੂਜਿਆਂਂ ਕੋਲ ਵੀ। ਸ਼ਿਕਾਇਤਾਂ ਘੱਟ ਤੇ ਸ਼ੁਕਰੀਆ ਜ਼ਿਆਦਾ ਕਰਨ ਨਾਲ ਜ਼ਿੰਦਗੀ ਸੌਖੀ ਹੋ ਜਾਂਦੀ ਹੈ l ਠੰਢੀ ਹੋਣ ਤੋਂ ਬਾਅਦ ਗਰਮ ਕੀਤੀ ਚਾਹ ਤੇ ਸੁਲਾ ਕੀਤੇ ਹੋਏ ਰਿਸਤਿਆਂ ਵਿੱਚ ਪਹਿਲਾਂ ਵਰਗੀ ਮਿਠਾਸ ਕਦੇ ਵੀ ਨਹੀਂ ਰਹਿੰਦੀ ਸੋਚ ਸਮਝ ਕੇ ਰੁਸਣਾ ਚਾਹੀਦਾ ਹੈ, ਕਿਉਂਕਿ ਆਪਣਿਆਂ ਨੂੰ ਮਨਾਉਣ ਦਾ ਰਿਵਾਜ ਅੱਜ ਕੱਲ੍ਹ ਖ਼ਤਮ ਹੁੰਦਾ ਜਾ ਰਿਹਾ ਹੈ। ਕਹਿੰਦੇ ਮਨੁੱਖ ਵੀ ਕੀ ਚੀਜ਼ ਹੈ ਦੌਲਤ ਕਮਾਉਣ ਲਈ ਸਿਹਤ ਖ਼ਰਾਬ ਕਰ ਲੈਂਦਾ ਹੈ l ਸਿਹਤ ਦਾ ਇਲਾਜ਼ ਕਰਵਾਉਣ ਲਈ ਦੌਲਤ ਖੋਹ ਲੈਂਦਾ ਹੈ। ਜਿਉਂਦਾ ਇੰਞ ਹੈ ਜਿਵੇਂ ਕਦੇ ਮਰਨਾ ਹੀ ਨਹੀਂ ਫਿਰ ਮਰ ਇੰਞ ਜਾਂਦਾ ਹੈ ਜਿਵੇਂ ਕਦੇ ਜਿਉਂਦਾ ਹੀ ਨਹੀਂ ਸੀ, ਪਰ ਮਰਨ ਤੱਕ ਹੋਰ ਦੌਲਤ ਹੋਰ ਦੌਲਤ ਕਰਨੋ ਨਹੀਂ ਹਟਦਾ l ਮਨੁੱਖ ਦੀ ਜ਼ਿੰਦਗੀ ਦੇ ਤਿੰਨ ਪੜ੍ਹਾਅ ਹੁੰਦੇl ਪਹਿਲੇ ਵਿੱਚ ਜ਼ੋਰ ਵੀ ਹੁੰਦਾ ਹੈ, ਸਮਾਂ ਵੀ ਹੁੰਦਾ ਹੈ ਪਰ ਕੋਲ ਪੈਸੇ ਨਹੀਂ ਹੁੰਦੇl ਦੂਜੇ ਵਿੱਚ ਜ਼ੋਰ ਵੀ ਹੁੰਦਾ ਹੈ ਤੇ ਪੈਸੇ ਵੀ ਹੁੰਦੇ ਹਨ ਪਰ ਕੋਲ ਸਮਾਂ ਨਹੀਂ ਹੁੰਦਾ l ਤੀਜੇ ਵਿੱਚ ਸਮਾਂ ਵੀ ਹੁੰਦਾ ਹੈ ਪੈਸਾ ਵੀ ਹੁੰਦਾ ਹੈ ਪਰ ਜ਼ੋਰ ਨਹੀਂ ਹੁੰਦਾl ਸੋ ਜ਼ਿੰਦਗੀ ਵਿੱਚ ਪਛਤਾਉਣਾ ਛੱਡੋ, ਕੁੱਝ ਅਜਿਹਾ ਕਰੋ ਕਿ ਤੁਹਾਨੂੰ ਛੱਡਣ ਵਾਲਾ ਹੀ ਪਛਤਾਵੇ।

ਹੱਸਾ ਖੇਡ ਕੇ ਬਿਨਾਂ ਕਿਸੇ ਦਾ ਦਿਲ ਦੁਖਾਏ ਬਤੀਤ ਕਰਨਾ ਚਾਹੀਦਾ ਹੈ l ਹਰ ਇਨਸਾਨ ਦੀ ਜ਼ਿੰਦਗੀ ਵਿੱਚ ਸਬਰ ਹੋਣਾ ਬਹੁਤ ਹੀ ਜ਼ਰੂਰੀ ਹੈ। ਸਬਰ ਤੇ ਸਹਿਣਸ਼ੀਲਤਾ ਦੇ ਨਾਲ ਸਾਰੀ ਦੁਨੀਆ ਜਿੱਤੀ ਜਾ ਸਕਦੀ ਹੈ l ਸਬਰ ਇੱਕ ਇਹੋ ਜਿਹੀ ਸਵਾਰੀ ਹੈ l ਜੋ ਆਪਣੇ ਸਵਾਰ ਨੂੰ ਕਦੇ ਵੀ ਡਿੱਗਣ ਨਹੀਂ ਦਿੰਦੀ। ਨਾ ਕਦੇ ਕਿਸੇ ਦੇ ਕਦਮਾਂ ਵਿੱਚ ਤੇ ਨਾ ਹੀ ਕਦੇ ਕਿਸੇ ਦੀਆਂ ਨਜ਼ਰਾਂ ਵਿੱਚ, ਜੇਕਰ ਚੰਗੇ ਕੰਮ ਕਰਦਿਆਂ ਵੀ ਕੋਈ ਤੁਹਾਡੇ ਤੇ ਸ਼ੱਕ ਕਰੇ ਤਾਂ ਕਰਨ ਦਿਓ ਕਿਉਂਕਿ ਸ਼ੱਕ ਹਮੇਸ਼ਾ ਸੋਨੇ ਦੀ ਸੁੱਧਤਾ ਤੇ ਹੁੰਦਾ ਹੈ ਕੋਲੇ ਦੀ ਕਾਲਖ ਤੇ ਨਹੀਂ ਜੇਕਰ ਤੁਹਾਡੇ ਵਿੱਚ ਆਤਮ ਵਿਸ਼ਵਾਸ਼ ਹੈ, ਤਾਂ ਤੁਸੀਂ ਕਿਸੇ ਵੀ ਅਸੰਭਵ ਕੰਮ ਨੂੰ ਸੰਭਵ ਬਣਾ ਸਕਦੇ ਹੋ l ਇਸ ਲਈ ਹਮੇਸ਼ਾ ਜ਼ਜ਼ਬਾ ਰੱਖੋ ਹਰ ਪਲ ਜਿੱਤਣ ਦਾ ਕਿਉਂਕਿ ਕਿਸਮਤ ਬਦਲੇ ਜਾਂ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ। ਵਕਤ ਭਾਵੇਂ ਔਖਾ ਹੋਵੇ ਪਰ ਜੇ ਜਿਉਣ ਦਾ ਜ਼ਜ਼ਬਾ ਹੋਵੇ ਤਾਂ ਸਖ਼ਤ ਤੋਂ ਸਖ਼ਤ ਹਾਲਾਤ ਵੀ ਆਸਾਨ ਲੱਗਣ ਲੱਗ ਜਾਂਦੇ ਹਨ। ਆਪਣੇ ਮਨ ਦੀ ਸੰਤੁਸ਼ਟੀ ਲਈ ਚੰਗੇ ਕੰਮ ਕਰਦੇ ਰਹੋ ਲੋਕ ਤਾਰੀਫ਼ ਕਰਨ ਜਾਂ ਨਾ ਕਰਨ ਪਰਮਾਤਮਾ ਤਾਂ ਦੇਖ ਹੀ ਰਿਹਾ ਹੈ ਇਸ ਦੁਨੀਆਂ ਵਿੱਚ ਇਨਸਾਨ ਦੀ ਚੰਗਿਆਈ ਤੇ ਸਾਰੇ ਚੁੱਪ ਰਹਿੰਦੇ ਹਨ ਪਰ ਚਰਚਾ ਜੇਕਰ ਉਸਦੀ ਬੁਰਾਈ ਤੇ ਹੋਵੇ ਤਾਂ ਗੁੰਗੇ ਵੀ ਬੋਲ ਪੈਂਦੇ ਹਨ। ਨਦੀ ਦੇ ਵਿੱਚ ਡਿੱਗਣ ਦੇ ਨਾਲ ਕਦੇ ਵੀ ਕਿਸੇ ਦੀ ਮੌਤ ਨਹੀਂ ਹੁੰਦੀ, ਮੌਤ ਸਿਰਫ਼ ਉਦੋਂ ਹੁੰਦੀ ਹੈ ਜਦੋਂ ਇਨਸਾਨ ਨੂੰ ਤਰਨਾ ਨਹੀਂ ਆਉਂਦਾ l ਬਿਲਕੁਲ ਉਸੇ ਤਰ੍ਹਾਂ ਮਾੜੇ ਹਾਲਾਤ ਕਦੇ ਵੀ ਸਾਡੇ ਲਈ ਸਮੱਸਿਆ ਨਹੀਂ ਹੁੰਦੇ, ਸਮੱਸਿਆ ਉਦੋਂ ਆਉਂਦੀ ਹੈ ਜਦੋਂ ਅਸੀਂ ਮਾੜੇ ਹਾਲਾਤਾਂ ਨਾਲ ਲੜਨਾ ਨਹੀਂ ਸਿੱਖ ਪਾਉਂਦੇ l ਜੇਕਰ ਤੁਹਾਡੀ ਨੀਤ ਚੰਗੀ ਹੈ ਤਾਂ ਤੁਹਾਡਾ ਨਸੀਬ ਕਦੇ ਵੀ ਬੁਰਾ ਨਹੀਂ ਹੋਵੇਗਾ ਕਿਉਂਕਿ ਜਿਹੋ ਜਿਹੀ ਨੀਤ ਉਹ ਜਿਹੀ ਮੁਰਾਦ ਹੁੰਦੀ ਹੈ l ਇਸੇ ਲਈ ਤਾਂ ਸਿਆਣੇ ਕਹਿੰਦੇ ਨੇ ਕਿ ਮਹਾਨਤਾ ਕਦੇ ਨਾ ਡਿੱਗਣ ਵਿੱਚ ਨਹੀਂ ਬਲਕਿ ਡਿੱਗ ਕੇ ਉੱਠਣ ਵਿੱਚ ਹੁੰਦੀ ਹੈ l ਮਨੁੱਖ ਗ਼ਲਤੀਆਂ ਦਾ ਪੁੱਤਲਾ ਹੈ ਇਸ ਲਈ ਗ਼ਲਤੀ ਕਰਨਾ ਮਾੜਾ ਨਹੀਂ, ਪਰ ਗ਼ਲਤੀ ਕਰਕੇ ਉਸ ਤੋਂ ਸਿੱਖਿਆ ਨਾ ਲੈਣਾ ਮਾੜਾ ਹੈ। ਜੇਕਰ ਸਾਡੀ ਨੀਅਤ ਸਾਫ਼ ਤੇ ਮਕਸਦ ਸਹੀ ਹੋਵੇ ਤਾਂ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਮਦਦ ਜ਼ਰੂਰ ਕਰਦਾ ਹੈ l ਉਹ ਸੁਪਨੇ ਕਦੇ ਵੀ ਸੱਚ ਨਹੀਂ ਹੁੰਦੇ ਜੋ ਤੁਸੀਂ ਸੋਂਦੇ ਸਮੇਂ ਦੇਖਦੇ ਹੋ ਸੁਪਨੇ ਹਮੇਸ਼ਾ ਉਹੀ ਸੱਚ ਹੁੰਦੇ ਹਨ ਜਿਹਨਾਂ ਲਈ ਤੁਸੀਂ ਸੌਣਾ ਛੱਡਦੇ ਹੋ ਤਾਂ ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਦੂਜਿਆਂ ਦੀ ਸਾਲਾਹ ਜ਼ਰੂਰ ਲਵੋ, ਆਪਣੇ ਵੱਡਿਆਂ ਦੀ ਸਲਾਹ ਲਓ ਕਿਸੇ ਵੀ ਪ੍ਰੇਸ਼ਾਨੀ ਵਿੱਚ ਜੇ ਕੋਈ ਸਲਾਹ ਮੰਗੇ ਤਾਂ ਸਲਾਹ ਜ਼ਰੂਰ ਦਿਓ, ਸਲਾਹ ਦੇ ਨਾਲ ਨਾਲ ਉਸਦਾ ਸਾਥ ਵੀ ਦਿਓ l ਕਹਿੰਦੇ ਦੀਵਾ ਕਦੇ ਨਹੀਂ ਬੋਲਦਾ, ਉਸਦੀ ਰੌਸ਼ਨੀ ਉਸਦੀ ਪਹਿਚਾਣ ਹੈ ਇਸੇ ਤਰ੍ਹਾਂ ਤੁਸੀਂ ਵੀ ਕੁੱਝ ਨਾ ਬੋਲੋ, ਵਧੀਆ ਕੰਮ ਕਰਦੇ ਰਹੋ, ਉਹੀ ਤੁਹਾਡੀ ਪਹਿਚਾਣ ਬਣਨਗੇ l ਹਰ ਇਨਸਾਨ ਵਿੱਚ ਆਤਮ ਵਿਸ਼ਵਾਸ਼ ਹੋਣਾ ਬਹੁਤ ਹੀ ਜ਼ਰੂਰੀ ਹੈ l ਆਪਣੀ ਮਿਹਨਤ, ਲਗਨ ਤੇ ਦ੍ਰਿੜ ਇਰਾਦੇ ਨਾਲ ਦੁਨੀਆਂ ਦੀ ਹਰ ਸੈਅ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਕ ਧੀ ਤੇ ਦੂਜਾ ਰੁੱਖ ਕਿਉਂਕਿ ਰੁੱਖ ਧੁੱਪ ਵਿੱਚ ਤੇ ਧੀ ਦੁੱਖ ਵਿੱਚ ਬੰਦੇ ਦਾ ਦੁੱਖ ਵਡਾਉਂਦੇ ਹਨ l ਕਮੀਆਂ ਤਾਂ ਹਰ ਇਨਸਾਨ ਵਿੱਚ ਹੁੰਦੀਆਂ ਨੇ ਪਰ ਕਿਸੇ ਦੇ ਗੁਣਾਂ ਨੂੰ ਛੱਡ ਕੇ ਸਿਰਫ਼ ਉਸਦੀਆਂ ਕਮੀਆਂ ਹੀ ਦੇਖਦੇ ਰਹਿਣਾ ਤੁਹਾਡੀ ਛੋਟੀ ਮਾਨਸਿਕਤਾ ਨੂੰ ਦਰਸਾਉਂਦਾ ਹੈ l ਜ਼ਿੰਦਗੀ ਇੱਕ ਦਿਨ ਰਵਾ ਹੀ ਦਿੰਦੀ ਹੈ, ਚਾਹੇ ਅਸੀਂ ਆਪਣੇ ਮਾਪਿਆਂ ਦੇ ਕਿੰਨੇ ਵੀ ਲਾਡਲੇ ਕਿਉਂ ਨਾ ਹੋਈਏ l ਕਹਿੰਦੇ ਜੋ ਲੋਕ ਫੁੱਲ ਵੇਚਦੇ ਨੇ ਅਕਸਰ ਉਹਨਾਂ ਦੇ ਹੱਥਾਂ ਵਿੱਚ ਵੀ ਖ਼ੁਸਬੂ ਰਹਿ ਜਾਂਦੀ ਹੈ। ਸੋ ਕਿਸੇ ਤੋਂ ਵੀ ਆਸ ਰੱਖੇ ਤੋਂ ਬਿਨਾਂ ਉਸਦਾ ਚੰਗਾ ਕਰੋ ਸਿਆਣੇ ਕਹਿੰਦੇ ਨੇ ਜਿਹੜੀ ਚੀਜ਼ ਛੇਤੀ ਮਿਲ ਜਾਵੇ, ਬਿਨਾਂ ਮਿਹਨਤ ਦੇ ਮਿਲ ਜਾਵੇ, ਬਿਨਾਂ ਮੁੱਲ ਦੇ ਮਿਲ ਜਾਵੇ, ਮਨੁੱਖ ਉਸਦੀ ਕਦੇ ਵੀ ਕਦਰ ਨਹੀਂ ਕਰਦਾ l ਜੇ ਕੋਈ ਆਪਣੀ ਗ਼ਲਤੀ ਨਹੀਂ ਮੰਨਦਾ ਤਾਂ ਉਹਦੇ ਮੰਨ ਵਿੱਚ ਖੋਟ ਹੁੰਦੀ ਹੈ ਕਿਉਂਕਿ ਚੋਰ ਨੂੰ ਆਪਣੇ ਫੜੇ ਜਾਣ ਦਾ ਡਰ ਹਮੇਸ਼ਾ ਹੀ ਸਤਾਉਂਦਾ ਰਹਿੰਦਾ ਹੈ ਜ਼ਿਆਦਾਤਰ ਲੋਕ ਬਹਿਸ ਕਰਨਾ ਪਸੰਦ ਕਰਦੇ ਨੇ, ਲੜਾਈ ਕਰਨਾ ਪਸੰਦ ਕਰਦੇ ਨੇ, ਪਰ ਫੈਸਲਾ ਕਰਨਾ ਤੇ ਪਿਆਰ ਨਾਲ ਰਹਿਣਾ ਨਹੀਂ ਚਾਹੁੰਦੇ l ਕਿਸੇ ਦੇ ਪਿੱਛੇ ਲੱਗ ਕੇ ਘਰਦਿਆਂ ਨੂੰ ਗ਼ਲਤ ਕਹਿਣਾ ਕਿਸੇ ਦੂਜੇ ਦੀ ਹਰ ਗੱਲ ਤੇ ਸਲਾਹ ਕਿਸੇ ਦੂਜੇ ਤੇ ਲੋੜ ਤੋਂ ਵੱਧ ਯਕੀਨ ਕਰਨਾ ਤੇ ਕਿਸੇ ਬਾਹਰਲੇ ਦੀ ਦਖ਼ਲ ਅੰਦਾਜ਼ੀ, ਇਹ ਸਾਰੀਆਂ ਗੱਲਾਂ ਹੀ ਕਿਸੇ ਦੀ ਵਸਦੀ ਦੁਨੀਆਂ ਨੂੰ ਉਜਾੜ ਦਿੰਦੀਆਂ ਹਨ। ਸਬਰ ਤੇ ਕਦਰ ਦਾ ਹੋਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ l ਪਰ ਸਬਰ ਤੇ ਕਦਰ ਕਰਨਾ ਕੋਈ ਕੋਈ ਹੀ ਜਾਣਦਾ ਹੈ l ਸਿਆਣੇੇ ਕਹਿੰਦੇ ਨੇ ਜ਼ਰੂਰੀ ਨਹੀਂ

ਕਿਰਿਆ ਵੀ ਆਖ ਲਿਆ ਜਾਂਦਾ ਹੈ, ਕਈ ਲੋਕ ਇਸ ਨੂੰ ਭੰਡ-ਭੰਡੌਤੀ ਵੀ ਆਖਦੇ ਹਨ। ਇਸ ਵਿੱਚ ਕਿਸੇ ਪੇਸ਼ੇ, ਮਨੁੱਖ, ਪਸੂ, ਵਸਤੂ ਜਾਂ ਜਾਤ ਸੰਬੰਧੀ ਕਹਾਣੀਆਂ ਨੂੰ ਪੇਸ਼ਾਵਰ ਨਕਲੀਆਂ ਦੁਆਰਾ ਚਮੋਟਾ ਰੰਗ ਮੈਲੀ ਵਿੱਚ ਕਿਸੇ ਪ੍ਰਕਾਰ ਦਾ ਭੇਸ ਧਾਰਨ ਕਰਨ ਤੋਂ ਬਗ਼ੈਰ ਵਿਅੰਗਮਈ ਵਾਰਤਾਲਾਪ ਰਾਹੀਂ ਪਿੜ ਵਿੱਚ ਪੇਸ਼ ਕੀਤਾ ਜਾਂਦਾ ਹੈ ਇਸ ਵਾਰਤਾਲਾਪ, ਹਾਜ਼ਰ-ਜਵਾਬੀ, ਵਿਅੰਗ ਅਤੇ ਨਾਟਕੀ ਮੌਕੇ ਸਿਰਜਣ ਦੇ ਦੇ ਕਾਰਨ ਹੀ ਸਜੀਵ ਨਾਟਕੀ ਪੇਸ਼ਕਾਰੀ ਦਾ ਹੈ, ਨਕਲਾਂ ਮੁੱਖ ਰੂਪ ਦੇ ਵਿੱਚ ਹੀ ਉਸਤਾਦੀ ਸ਼ਿੰਗਾਰਾਂ ਦੇ ਨਾਲ ਨਾਲ ਹੀ ਪੀੜ੍ਹਾ ਦੂਰ ਕਰਦੇ ਹਨ ਅਤੇ ਉਹਨਾਂ ਦੇ ਅ~ ਇਸਨੂੰ ਹੋਰ ਚਲਿਤ ਕਰਦੇ ਹਨ ਤੇ ਇਸਦੇ ਨਾਲ ਨਾਲ ਨਕਲਾਂ ਦੇ ਵੀ ਵੱਖ ਵੱਖ ਤਰ੍ਹਾਂ ਦੇ ਰੂਪ ਹੁੰਦੇ ਹਨ ਜਿਵੇਂ ਕਿ ਪੰਜਾਬ ਲੋਕ ਸਭਿਆਚਾਰ ਦੇ ਵਿੱਚ ਨਾਟਕ ਦੀਆਂ ਪ~ ਅਹ ਨਾਟਕ ਦੇ ਵਿੱਚ ਲੋਕ ਨਾਟਕ ਦਾ ਹੀ ਇੱਕ ਅਜਿਹਾ ਨਾਟਕੀ ਵਿਧਾ ਹੈ ਜਿਸਨੂੰ

ਪਸੂ, ਵਸਤੂ ਜਾਂ ਜਾਤ ਸੰਬੰਧੀ ਕਹਾਣੀਆਂ ਨੂੰ ਪੇਸ਼ਾਵਰ ਨਕਲੀਆਂ ਦੁਆਰਾ ਚਮੋਟਾ ਰੰਗ ਸ਼ੈਲੀ ਦੇ ਵਿੱਚ ਹੀ ਕਿਸੇ ਪ੍ਰਕਾਰ ਦਾ ਭੇਸ ਧਾਰਨ ਕਰਨ ਤੋਂ ਬਗ਼ੈਰ ਹੀ